ਮੈਂ ਅਪਨੇ ਹਾਥੀ ਦੇਖੇ ਆ। ਲਾਈਟਾਂ ਵਾਲੇ ਨੂੰ ਛੱਡ ਕਦੀ ਗੱਦਾ ਬਣ ਜਾਂਦਾ।

ਕਦੀ ਸੋਫਾ ਬਣ ਜਾਂਦਾ ਉਹ ਮੰਨੂ ਘਰ, ਮੰਨੂ ਘਰ ਹੈਗਾ ਆ?

ਪਤਾ ਨੀ ਯਾਰ ਦੀਦੀ ਏਨਾ ਨਹੀਂ ਮੈਨੂੰ ਪਤਾ ਐਵੇਂ ਕਾਹਤੋਂ ਕਵਾਂ।

ਆਹੋ ਉਹਦੀ ਮੰਮੀ ਹੋਣਾ ਦੇ ਘਰ ਤਿੰਨ ਕਮਰੇ ਆ ਨਾ।

ਜਦੋਂ ਇਹਨਾਂ ਦਾ ਜਵਾਈ ਆਇਆ ਸੀ ਤੇ ਧੀ ਆਇਆ ਸੀ ਤੇ ਪੁੱਤ ਤੇ ਜਦੋਂ ਪੁੱਤ ਨੂੰਹ ਸੀ ਨਾ।

ਤਾਂ ਕਰ ਕੇ ਫੇਰ ਏਨੇ ਕੀ ਕਰਨਾ ਉਹ ਸੋਫਾ ਵਿਸ਼ਾ ਲੇਣਾ ਏਦਾਂ ਬੈਡ ਬਣਾ ਲੈਣਾ।

ਕਹਿੰਦੀ ਆਹ ਵੇਖ ਦੱਸਾਂ ਫੇਰ ਓਹਨੂੰ ਖੋਲ ਕੇ ਦੱਸਿਆ ਮੈਨੂੰ।

ਤਾਂ ਬੜਾ ਓਹਦਾ ਕਰੇਜ ਜੇਹਾ ਹੋਇਆ ਮੈਂ ਬੀ ਲੈ ਮੰਗਵਾਉਣਾ ਮੇਰਾ ਕਿਤੇ ਹੱਥ ਪਿਆ ਨਾ ਤੇ ਮੈਂ ਤੇ ਮੰਗਵਾ ਕੇ ਨਾ ਆਪਣਾ ਸਾਰ ਲੈਣਾ ਕੰਮ।

ਹੱਥ ਪਾ ਲਾਂਗੇ ਕਿਤੇ ਮੇਰੀ ਮਤਲਬ ਗੱਲ ਇਹ ਆ ਕਿ ਜਿਦਾਂ ਪ੍ਰਾਹੁਣਾ ਪ੍ਰਾਹੁਣਾ ਆਉਂਦਾ ਕੋਈ ਘਰ ਚ ਹੈਨਾ, ਤੇ ਬੰਦਾ ਓਦਾ ਸੋਫਾ ਬਣਾ, ਬਣਾ ਕੇ ਰੱਖੀ ਰੱਖੇ ਤੇ ਜਦੋਂ ਪ੍ਰਾਹੁਣਾ ਪਰੂਣਾ ਆਉਂਦਾ ਕੋਈ ਤੇ ਫਿਰ ਬੈਡ ਬਣਾ ਲਵੇ। ਆਹੋ ਮੇਰੇ ਫੋਨ ਦੀ ਬੈਟਰੀ ਲੋ ਆ ਮੈਂ ਚਲਾਂ ਫੋਨ ਦੀ ਬੈਟਰੀ ਚਾਰਜ ਚਾਰਜਰ ਨਹੀਂ ਚਾਰਜਰ ਕਰਨ।

ਆਹੋ। ਕਿਸੇ ਵਿਅਕਤੀ ਕੋਲ ਬਥੇਰੇ ਪੈਸੇ ਨਹੀ ਹੋਂਦਾ ਇਹ ਕਲਾ ਕਾਰਨ ਇਹ ਹੈ ਕਿ ਉਹ ਆਪਣੇ ਵਿਚਾਰਾਂ ਰਾਹੀਂ ਪੈਸਿਆਂ ਨੂੰ ਆਪਣੇ ਕੋਲ ਆਉਣ ਤੋਂ ਰੋਕ ਰਿਹਾ ਹੈ। ਹਰ ਨਕਾਰਾਤਮਕ ਵਿਚਾਰ ਭਾਵਨਾ ਜਾਂ ਭਾਵ ਤੁਹਾਡੀ ਚੰਗਿਆਈ ਨੂੰ ਤੁਹਾਡੇ ਤੱਕ ਆਉਣ ਤੋਂ ਰੋਕ ਰਿਹਾ ਹੈ ਇਸ ਤੋਂ ਪੈਸੇ ਵੀ ਸ਼ਾਮਲ ਹੈ ਬ੍ਰਹਮੰਡ ਪੈਸੇ ਨੂੰ ਤੁਹਾਡੇ ਕੋਲ ਆਉਣ ਤੋਂ ਰੋਕ ਰਿਹਾ ਹੈ ਕਿਉਂਕਿ ਤੁਹਾਨੂੰ ਜਿੰਨੇ ਪੈਸਿਆਂ ਦੀ ਲੋੜ ਹੈ ਓਨਾ ਪੈਸਾ ਆਦਰਸ਼ ਐਸੇ ਵੇਲੇ ਮੌਜੂਦ ਹੈ ਜੇਕਰ ਤੁਹਾਡੇ ਕੋਲ ਬਥੇਰੇ ਪੈਸੇ ਨਹੀਂ ਹਨ ਤਾਂ ਇਸ ਕਰਕੇ ਹੈ ਕਿਉਂਕਿ ਤੁਸੀਂ ਧੰਨ ਦੇ ਪਰਵਾਰ ਨੂੰ ਆਪਣੇ ਕੋਲ ਆਉਣ ਤੋਂ ਰੋਕ ਰਹੇ ਹੋ ਤੇ ਤੁਸੀਂ ਆਪਣੇ ਵਿਚਾਰਾਂ ਰਾਹੀਂ ਕਰ ਰਹੇ ਹੋ ਤੁਹਾਨੂੰ ਆਪਣੇ ਵਿਚਾਰਾਂ ਦੇ ਤਕੜੇ ਦਾ ਝੁਕਾਅ ਧਨ ਦੀ ਕਮੀ ਦੇ ਪਲੜੇ ਦੇ ਵਜਾਏ ਕਾਫੀ ਤੋਂ ਜਿਆਦਾ ਪੜੇ ਵਾਲੇ ਵੱਲ ਕਰਨਾ ਹੋਵੇਗਾ ਆਭਾਵ ਦੀ ਬਜਾਏ ਬਹੁਤਾਤ ਦੇ ਵਿਚਾਰ ਸੋਚੋਗੇ ਤਾਂ ਤੱਕੜੀ ਦਾ ਝੁਕਾਅ ਬਦਲ ਜਾਵੇਗਾਪੈਸਿਆਂ ਦੀ ਜ਼ਰੂਰਤ ਮਹਿਸੂਸ ਹੋਣਾ ਇੱਕ ਸ਼ਕਤੀਸ਼ਾਲੀ ਭਾਵਨਾ ਹੈ ਇਸ ਲਈ ਇਹ ਜ਼ਾਹਿਰ ਹੈ ਅਕਸ਼ੈ ਦੇ ਨਿਯਮ ਦੁਆਰਾ

ਮੇਰੀ ਕੰਪਨੀ ਨੂੰ ਉਸ ਸਾਲ ਭਾਰੀ ਘਾਟਾ ਹੋਇਆ ਹੈ ਅਤੇ ਤਿੰਨ ਮਹੀਨਿਆਂ ਚ ਇਹ ਇਤਿਹਾਸ ਦੇ ਪੰਨਿਆਂ ਚੋ ਗਵਾਚ ਜਾਵੇਗੀ। ਦਸ ਸਾਲ ਦੀ ਕਰੜੀ ਮਿਹਨਤ ਦੇ ਬਾਵਜੂਦ ਮੇਰੀ ਕੰਪਨੀ ਮੇਰੀ ਉਂਗਲੀਆਂ ਤੋਂ ਤਿਲਕਣ ਵਾਲੀ ਸੀ। ਜਦੋਂ ਆਪਣੀ ਕੰਪਨੀ ਨੂੰ ਬਚਾਉਣ ਲਈ ਜ਼ਿਆਦਾ ਪੈਸਿਆਂ ਦੀ ਲੋੜ ਮਹਿਸੂਸ ਕੀਤੀ ਤਾ ਹਾਲਤ ਹੋਰ ਵੀ ਵਿਗੜ ਦੇ ਗਏ। ਬਾਹਰ ਨਿਕਲਣ ਦਾ ਕੋਈ ਰਾਹ ਨਹੀਂ ਸੀ ਦਿਸ ਰਿਹਾ ਫਿਰ ਮੈਂ ਰਹੱਸ ਖੋਲ ਲਿਆ ਤੇ ਮੇਰੇ ਜੀਵਨ ਦੀ ਹਰ ਚੀਜ਼ ਜਿਸ ਵਿਚ ਮੇਰੀ ਕੰਪਨੀ ਦੇ ਹਾਲਤ ਵੀ ਸ਼ਾਮਲ ਸਨ ਪੂਰੀ ਤਰ੍ਹਾਂ ਬਦਲ ਗਈ ਕਿਉਂਕਿ ਆਪਣੇ ਸੋਚਣ ਦਾ ਤਰੀਕਾ ਬਦਲ ਲਿਆ ਮੇਰੇ ਅਕਾਉਂਟੈੰਟ ਅੰਕੜਿਆ ਬਾਰੇ ਚੇਤਾ ਕਰਦੇ ਰਹੇ ਤੇ ਉਹਨਾਂ ਦਾ ਧਿਆਨ ਕੇਂਦਰਿਤ ਕਰਦੇ ਰਹੇ ਲੇਕਿਨ ਮੈਂ ਆਪਣੇ ਦਿਮਾਗ ਨੂੰ ਬਹੁਤਾਤ ਤੇ ਕੇਂਦਰਿਤ ਰੱਖਿਆ ਤੇ ਸੋਚਿਆ ਕਿ ਸਾਰਾ ਕੁਝ ਵਧੀਆ ਹੈ। ਮੈਂ ਆਪਣੇ ਅਸਤਿੱਤਵ ਨੂੰ ਰੋਮ ਰੋਮ ਤੋਂ ਜਾਣਦੀ ਸੀ ਕਿ ਬ੍ਰਹਿਮੰਡ ਮੈਨੂੰ ਦੇਵੇਗਾ ਅਤੇ ਇਸ ਨੇ ਦਿੱਤਾ। ਇਸ ਨੇ ਇਹੋ ਜਿਹੇ ਤਰੀਕਿਆਂ ਨਾਲ ਦਿੱਤਾ ਜਿਨਾਂ ਦੇ ਮੈਂ ਕਲਪਨਾ ਵੀ ਨਹੀਂ ਕਰ ਸਕਦੀ। ਮੇਰੇ ਮੰਨ ਕੇ ਸ਼ੱਕ ਦੇ ਪਲ ਆਉਂਦੇ ਸਨ ਲੇਕਿਨ ਸ਼ੱਕ ਹੁੰਦੀਆਂ ਹੀ ਮੈਂ ਆਪਣੇ ਵਿਚਾਰਾਂ ਨੂੰ ਤੁਰੰਤ ਆਪਣੇ ਮਨ ਭਾਉਦੇ ਨਤੀਜਿਆਂ ਤੇ ਕੇਂਦ੍ਰਿਤ ਕਰ ਲੈਂਦੀ ਸੀ। ਮੈਂ ਇਸ ਲੀ ਧੰਨਵਾਦ ਦਿੱਤੋ ਇਸ ਦੀ ਖੁਸ਼ੀ ਮਹਿਸੂਸ ਕੀਤੀ ਅਤੇ ਯਕੀਨ ਕੀਤਾ ਹੈ ਮੈਂ ਰਇਸ ਬਾਰੇ ਤੁਹਾਨੂੰ ਇੱਕ ਰਾਜ਼ ਦੀ ਗੱਲ ਦੱਸਣਾ ਚਾਹੁੰਦੀ ਹੈ ਤੁਸੀ ਜ਼ਿੰਦਗੀ ਦੀ ਚ ਜੋ ਵੀ ਚੀਜ਼ ਚਾਹੁੰਦੇ ਹੋ ਡਾਉਨਲੋਡ ਕਰ ਕੇ ਬੜੇ ਖੁਸ਼ ਹੋਏ ਤੇ ਕੁਝ ਮੈਨੂੰ ਕਰਨਾ ਪੈਂਦਾ ਮਨ ਭਾਉਂਦੀਆਂ ਦੀ ਜ਼ਿੰਦਗੀ ਲਿਆਏਗੀ ਖੁਲ੍ਹੇ ਅਨੰਦ ਦੀਆਂ ਉਨ੍ਹਾਂ ਭਾਵਨਾਵਾਂ ਨੂੰ ਪ੍ਰੈਗਨੈਂਟ ਤੇ ਗਿਆਨ ਧਿਆਨ ਕੇਂਦਰਿਤ ਕਰੋ ਤੁਸੀਂ ਆਪਣੇ ਵਾਲਾਂ ਵਾਲੀਆਂ ਖੇਡਾਂ ਨੂੰ ਲੋਕ ਅਰਪਣ ਕਰੋਗੇ ਤੁਹਾਡੇ ਜੀਵਨ ਤੋਂ ਖ਼ੁਸ਼ੀ ਤੇ ਆਨੰਦ ਲਿਆਉਂਦੀਆਂ ਹਨ ਜੰਗਲਾਂ ਤੇ ਭਗਤ ਦੀ ਔਲਾਦ ਬਲਕਿ ਤੁਹਾਡੀ ਜਾਣਕਾਰੀ ਲਈ ਮੁਕਾਬਲਾ ਕਰਨਾ ਚਾਹੀਦਾ ਹੈ ਭੇਜਣਾ ਹੋਵੇਗਾ

ਅਮਰੀਕੀ ਅਤੇ ਧਿਆਨ ਕੇਂਦਰਿਤ ਕਰੋ ਡਾਕਟਰ ਜੋੜੇ ਡਾਲਰਾਂ ਕਲਪਨਾ ਕਰ ਸਕਦਾ ਹਾਂ ਕਿ ਬਹੁਤ ਸਾਰੇ ਲੋਕ ਸੋਚ ਰਹੇ ਹੋਵੋਗੇ ਕਿ ਜਿਆਦਾ ਪੈਸਿਆਂ ਨੂੰ ਕਿਵੇਂ ਕਰ ਸਕਦਾ ਹੈ ਮੈਂ ਜਿਆਦਾ ਨੋਟ ਕਿਵੇਂ ਹਾਸਿਲ ਕਰ ਸਕਦਾ ਹਾਂ ਮੈਂ ਜ਼ਿਆਦਾ ਦੌਲਤ ਤੇ ਸਮਰਿੱਧੀ ਕਿਵੇਂ ਪਾ ਸਕਦਾ ਹਾਂ, ਹਾਲਾਂਕਿ ਮੈਂ ਆਪਣੀ ਨੌਕਰੀ ਤੇ ਕਮ ਨੂੰ ਬੜਾ ਪਸੰਦ ਕਰਦਾ ਹਾਂ। ਲੇਕਿਨ ਆਪਣੇ ਕਰੈਡਿਟ ਕਾਰਡ ਕਰਜ਼ੇ ਤੋਂ ਕਿਵੇਂ ਛੁਟਕਾਰਾ ਪਾ ਸਕਦਾ ਹਾਂ ਤੇ ਇੰਟਰਨੈਟ ਦੀ ਆਮਦਨੀ ਸੀਮਤ ਹਨ ਇੰਦੌਰ ਨਾਲ ਹੀ ਮੇਰੀ ਆਮਦਨੀ ਮੇਰੇ ਕੰਮ ਆ ਸਕਦੀ ਹੈ ਮੈਂ ਹੋਰ ਜਿਆਦਾ ਕਿਵੇਂ ਕਮਾ ਸਕਦਾ ਹਾਂ ਈਦ ਦਾ ਇਰਾਦਾ ਰੱਖੋ। ਅਸੀ ਇਸ ਪੁਸਤਕ ਚ ਇਸ ਬਾਰੇ ਬਹੁਤ ਸਾਰੀਆਂ ਗੱਲਾਂ ਕਰ ਚੁੱਕੇ ਹਾਂ, ਤੁਹਾਡਾ ਕਮ ਇਹ ਐਲਾਨ ਕਰਨਾ ਹੈ ਕਿ ਤੁਸੀਂ ਬ੍ਰਹਿਮੰਡ ਦੇ ਕਤਾਲੋਂਗੋਊ ਤੋਂ ਕੀ ਪਾਉਣਾ ਚਾਹੁੰਦੇ ਹੋ। ਜੇਕਰ ਪੈਸਾ ਉਨ੍ਹਾਂ ਚੀਜ਼ਾਂ ਤੋਂ ਇੱਕ ਹੈ ਤਾਂ ਇਹ ਦੱਸੋ ਕਿ ਇਨ੍ਹਾਂ ਪਰਦਾ ਪਾਉਣਾ ਚਾਹੋਗੇ। ਮੈਂ ਅਗਲੇ ਤੀਹ ਦਿਨਾਂ ਚ ਅਪ੍ਰਤਆਸ਼ਿਤ ਤੋਰ ਤੇ ਪੱਚੀ ਹਜ਼ਾਰ ਡਾਲਰ ਜਾਂ ਕੋਈ ਹੋਰ ਧੰਨ ਰਾਸ਼ੀ ਪਾਉਣਾ ਚਾਵਾਂਗਾ। ਬਸ ਇਹ ਤੁਹਾਡੇ ਲਈ ਭਰੋਸੇਯੋਗ ਹੋਣੀ ਚਾਹੀਦੀ ਹੈ ਜੋਕਰ ਤੁਸੀਂ ਆਪਣੇ ਅਤੀਤ ਅਤੇ ਆਪਣੇ ਮਸਤਿਸ਼ਕ ਵਿਚ ਇਹ ਵਿਚਾਰ ਰੱਖਿਆ ਹੈ ਕੀ ਪੈਸਾ ਸਿਰਫ਼ ਤਨਖਾਹ ਦੀ ਤੋਰ ਤੇ ਤੁਹਾਡੇ ਕੋਲ ਆ ਸਕਦਾ ਹੈ ਇਹ ਵਿਚਾਰ ਬਾਹਰ ਕੱਢ ਦਿਓ ਇਹ ਨਹੀਂ ਸਮਝ ਪਾ ਰਹੇ ਹੋ ਕਿ ਜੇ ਤੁਸੀਂ ਇਸ ਤਰ੍ਹਾਂ ਸੋਚਦੇ ਰਹੇ ਤਾਂ ਤੁਹਾਡੀ ਜ਼ਿੰਦਗੀ ਵਿੱਚ ਵਿਚਾਰ ਵਿਚ ਵਿਸਥਾਰ ਹੋ ਜਾਵੇਗਾ ਇਸ ਤਰਾਂ ਦੇ ਵਿਚਾਰਾਂ ਤੋਂ ਤੁਹਾਡਾ ਭਲਾ ਨਹੀਂ ਹੋਵੇਗਾ ਹੁਣ ਤੁਸੀਂ ਏ ਸਮਝ ਚੁਕੇ ਹੋ ਕਿ ਤੁਹਾਡੇ ਕੋਲ ਬਹੁਤਾਤ ਚ ਮੌਜੂਦ ਹੈ ਤੇ ਏ ਪਤਾ ਲਾਉਂਣਾ ਥੋਡਾ ਕੰਮ ਨਹੀਂ ਹੈ ਕਿ ਪੈਸੇ ਤੁਹਾਡੇ ਕੋਲ ਕਿਵੇਂ ਆਵੇਗਾ ਕੰਮ ਸਵਾਰ ਦੇਨਾ ਹੈ ਕੀ ਤੁਸੀਂ ਮੰਨਦੇ ਹੋ ਕਿ ਇਹ ਯਕੀਨ ਰੱਖੋ ਕਿ ਉਸਨੂੰ ਪਾ ਰਹੇ ਹੋ ਅਤੇ ਖੁਦ ਕਰੋ ਵੇਰਵੇ ਦਾ ਕੰਮ ਬ੍ਰਹਿਮੰਡ ਦੇ ਸੱਤ ਦਿਓ ਤੇ ਉਹ ਆਪੇ ਤੈਅ ਕਰੇਗਾ ਕਿ ਓਹੋ ਇਸ ਨੂੰ ਤੁਹਾਡੇ ਤੱਕ ਕਿਵੇਂ ਪਹੁੰਚਾਵੇਗਾ ਜ਼ਿਆਦਾਤਰ ਲੋਕਾਂ ਦਾ ਟੀਚਾ ਕਰਜੇ ਤੋਂ ਬਾਹਰ ਨਿਕਲ ਹੁੰਦਾ ਹੈ ਲੇਕਿਨ ਇਸ ਨਾਲ ਉਹ ਹਮੇਸ਼ਾ ਕਰਜ਼ੇ ਚ ਫ਼ਸੇ ਰਹਿਣਗੇ ਤੁਸੀਂ ਜੋ ਵੀ ਸੋਚਦੇ ਹੋ ਉਸ ਨੂੰ ਆਪਣੇ ਵੱਲ ਆਕਰਸ਼ਿਤ ਕਰਦੇ ਹੋ। ਹੋ ਸਕਦਾ ਹੈ ਤੁਸੀਂ ਕਹੋ ਲੇਕਿਨ ਮੈਂ ਤਾ ਕਰਜੇ ਤੋਂ ਬਾਹਰ ਨਿਕਲਣਾ ਚਾਹੁੰਦਾ ਹਾਂ। ਇਸ ਨਾਲ ਕੋਈ ਫਰਕ ਨੀ ਪਹਿੰਦਾ ਕਿ ਤੁਸੀਂ ਕਰਜੇ ਚੋ ਬਾਹਰ ਨਿਕਲਣਾ ਚਾਹੁੰਦੇ ਹੋ ਜਾ ਅੰਦਰ ਜਾਣਾ ਚਾਹੁੰਦੇ ਹੋ ਲੇਕਿਨ ਜੇਕਰ ਤੁਸੀਂ ਕਰਜ਼ੇ ਬਾਰੇ ਸੋਚ ਰਹੇ ਹੋ ਤਾਂ ਤੁਸੀਂ ਕਰਜ਼ੇ ਨੂੰ ਅਗਨ ਭੇਟ ਕਰ ਰਹੇ ਹੋ ਕਵਿਤਾ ਯੋਜਨਾ ਬਣਾਓ ਸਮਰਿੱਧੀ ਤੇ ਧਿਆਨ ਕੇਂਦਰਿਤ ਕਰੋ ਮੰਨ ਲਓ ਤੁਹਾਡੇ ਕੋਲ ਬਹੁਤ ਸਾਰੇ ਬਿਲਾਂ ਦਾ ਢੇਰ ਹੈ ਜਿਨ੍ਹਾਂ ਬਾਰੇ ਚ ਤੁਹਾਨੂੰ ਜ਼ਰਾ ਜਿਯਾ ਵੀ ਅੰਦਾਜ਼ਾ ਨਹੀਂ ਹੈ ਕਿ ਤੁਸੀਂ ਉਹਨਾਂ ਦੀ ਪੇਮੈਂਟ ਕਿਵੇਂ ਕਰੋਗੇ ਲੇਕਿਨ ਤੁਸੀਂ ਓਹਨਾ ਬਿੱਲਾਂ ਤੇ ਧਿਆਨ ਕੇਂਦਰਿਤ ਨਹੀ ਕਰ ਸਕਦੇ ਕਿਉਂਕਿ ਇੰਝ ਕਰਨ ਤੇ ਤੁਸੀ ਹੋਰ ਜ਼ਿਆਦਾ ਬਿੱਲਾ ਨੂੰ ਅਕਰਸਿਤ ਕਰੋਗੇ ਤੁਹਾਨੂੰ ਅਜਿਹਾ ਤਰੀਕਾ ਲਬਣਾ ਹੋਵੇਗਾ ਜਿਸ ਨਾਲ ਤੁਸੀਂ ਬਿੱਲਾਂ ਦੇ ਬਾਵਜੂਦ ਸਮਰਿੱਧੀ ਤੇ ਧਿਆਨ ਕੇਂਦ੍ਰਿਤ ਕਰ ਸਕੋ ਮੈਂ ਢੂੰਡ ਕਰਨ ਦਾ ਤਰੀਕਾ ਲੱਭਣਾ ਹੋਵੇਗਾ ਤਾਂ ਤੁਹਾਡਾ ਭਲਾ ਹੋ ਸਕੇ ਅਤੇ ਨਾਲ ਹੀ ਆਪਣੀ ਆਮਦਨ ਅਗਲੇ ਸਾਲ ਦੁੱਗਣੀ ਕਰਨਾ ਚਾਹਾਂਗਾ ਲੇਕਿਨ ਜਦੋਂ ਤੁਸੀ ਉਹਨਾਂ ਦੇ ਕੰਮਾਂ ਨੂੰ ਦੇਖਦੇ ਹੋ ਤਾਂ ਤੁਹਾਨੂੰ ਪਤਾ ਚਲਦਾ ਹੈ ਕਿ ਜੇ ਕੰਮ ਨਹੀਂ ਕਰ ਰਹੇ ਹਨ ਆਮਦਨ ਦੁੱਗਣੀ ਹੋ ਉਹ ਹਮੇਸ਼ਾ ਕਹਿੰਦੇ ਹਾਂ ਤਾਂ ਇਸ ਦਾ ਖਰਚ ਨਹੀਂ ਚੁੱਕ ਸਕਦਾ ਅੰਦਾਜ਼ਾ ਲਾਓ ਇਸ ਦਾ ਸਿਟਾ ਕੀ ਹੋਵੇਗਾ ਤੁਹਾਡੇ ਇੱਛਾ ਇਹ ਮੇਰੇ ਲਈ ਆਦੇਸ਼ ਹਨ। ਮੈਂ ਇਸ ਦਾ ਖਰਚ ਨਹੀਂ ਚੁੱਕ ਸਕਦਾ ਵਰਗੇ ਵਾਕ ਜੇਕਰ ਤੁਹਾਡੇ ਬੁੱਲ੍ਹਾਂ ਤੋਂ ਗੁਜਰਦੇ ਹਨ ਤਾਂ ਇਸ ਨੂੰ ਬਦਲਣ ਦੀ ਸ਼ਕਤੀ ਤੁਹਾਡੇ ਕੋਲ ਇਸੇ ਵੇਲੇ ਹੈ। ਇਸ ਨੂੰ ਬਦਲ ਕੇ ਏਸ ਤਰ੍ਹਾਂ ਕਰ ਦਿਓ ਮੈਂ ਇਸ ਦਾ ਖਰਚ ਚੁੱਕ ਸਕਦਾ ਹਾਂ ਮੈਂ ਇਸ ਨੂੰ ਖ਼ਰੀਦ ਸਕਦਾ ਹਾਂ ਇਹਨਾਂ ਵਾਕਾਂ ਨੂੰ ਬਾਰ-ਬਾਰ ਕਹੋ ਤੋਤੇ ਵਾਂਗ ਦੋਰਹਾਉ। ਇਹ ਦ੍ਰਿਡ਼ ਕਰ ਲਓ ਕਿ ਅਗਲੇ ਤੀਹ ਦਿਨਾਂ ਤੱਕ ਤੁਸੀਂ ਆਪਣੀ ਪਸੰਦ ਦੀ ਹਰ ਚੀਜ਼ ਵੱਲ ਦੇਖ ਕੇ ਆਪਣੇ ਆਪ ਨੂੰ ਕਹੋਗੇ ਮੈਂ ਇਸਦਾ ਖਰਚਾ ਚੁੱਕ ਸਕਦਾ ਹਾਂ ਮੈਂ ਇਸ ਨੂੰ ਖ਼ਰੀਦ ਸਕਦਾ ਹਾਂ। ਜਦੋਂ ਤੁਸੀ ਆਪਣੇ ਸੁਪਨਿਆਂ ਦੀ ਕਾਰ ਨੂੰ ਕੋਲੋ ਤੇ ਗੁਜ਼ਰਦੀ ਆ ਦੇਖੋ ਤਾਂ ਕਹੋ ਮੈਂ ਇਸ ਦਾ ਖਰਚਾ ਚੁੱਕ ਸਕਦਾ ਹਾਂ ਜਦੋਂ ਤੁਸੀਂ ਆਪਣੇ ਤਨ ਦੇ ਕੱਪੜਿਆਂ ਨੂੰ ਦੇਖੋ ਜਾਂ ਬਹਿਤਰੀਨ ਛੁੱਟੀਆਂ ਬਾਰੇ ਸੋਚੋ ਤਾ ਕਉ ਮੈਂ ਇਸ ਦਾ ਖਰਚ ਚੁੱਕ ਸਕਦਾ ਹਾਂ ਇੰਜ ਕਰਨ ਤੇ ਤੁਸੀਂ ਆਪਣੇ ਆਪ ਨੂੰ ਬਦਲਨ ਲੱਗੋਗੇ ਤੇ ਉੰਗਲਿਆਂ ਤੋਂ ਤਿਲਕਣ ਵਾਲੀ ਸੀ ਜਦੋਂ ਮੈਂ ਆਪਣੀ ਕੰਪਨੀ ਨੂੰ ਬਚਾਣ ਲਈ ਜ਼ਿਆਦਾ ਪੈਸਿਆਂ ਦੀ ਲੋੜ ਮਹਿਸੂਸ ਕੀਤੀ ਤਾਂ ਹਾਲਤ ਹੋਰ ਵੀ ਵਿਗੜ ਗਏ ਬਾਹਰ ਨਿਕਲਣ ਦਾ ਕੋਈ ਰਾਹ ਨਹੀਂ ਸੀ ਦਿਸ ਰਿਹਾ ਫੇਰ ਮੈਂ ਰਹੱਸ ਖੋਜ ਲਿਆ ਤੇ ਮੇਰੇ ਜੀਵਨ ਦੀ ਹਰ ਚੀਜ਼ ਜਿਸਚੇ ਮੇਰੀ ਕੰਪਨੀ ਦੇ ਹਾਲਤ ਭੀ ਸ਼ਾਮਿਲ ਸਨ ਪੂਰੀ ਤਰਾਂ ਬਦਲ ਗਈ ਕਿਉਂਕਿ ਮੈਂ ਆਪਣੇ ਸੋਚਣ ਦਾ ਤਰੀਕਾ ਬਦਲ ਲਿਆ। ਮੇਰੀ ਪਾਊ ਤੇ ਅੰਕੜਿਆਂ ਬਾਰੇ ਚਿੰਤਾ ਕਰਦੇ ਰਹੇ ਤੇ ਹੂਰਾਂ ਤੇ ਧਿਆਨ ਕੇਂਦਰਿਤ ਕਰਦੇ ਰਹੇ ਲੈ ਕੇ ਮੈਂ ਆਪਣੇ ਦਿਮਾਗ ਨੂੰ ਬਹੁਤ ਆਪ ਤੇ ਕੇਂਦਰੀ ਰੱਖਿਆ ਤੇ ਸੋਚਿਆ ਕਿ ਸਾਰਾ ਕੁਝ ਵਧੀਆ ਹੈ ਮੈਂ ਆਪਣੇ ਅਸਤਿਤਵ ਨੂੰ ਰੋਮ-ਰੋਮ ਤੋਂ ਜਾਣਦੀ ਸੀ ਕੀ ਬ੍ਰਹਿਮੰਡ ਮੈਨੂੰ ਦੇਵੇਗਾ ਤੇ ਇਸ ਨੇ ਦਿੱਤਾ ਇਸ ਨੇ ਇਹੋ ਜਿਹੇ ਤਰੀਕੇ ਨਾਲ ਦਿੱਤਾ ਜਿੰਨਾਂ ਦੀ ਮੈਂ ਕਲਪਨਾ ਵੀ ਨਹੀਂ ਕਰ ਸਕਦੀ। ਮੇਰੇ ਮਨ ਚ ਲਸ਼ਕਰ ਦੇ ਪਲ ਆਉਂਦੇ ਸਨ ਪਰ ਹੁੰਦਿਆਂ ਵੀ ਆਪਣੇ ਵਿਚਾਰਾਂ ਨੂੰ ਆਪਣੇ ਨਤੀਜਿਆਂ ਦੇ ਮਨਭਾਉਂਦੇ ਕੇਂਦਰਿਤ ਕਰ ਲੈਂਦੀ ਸੀ ਮੈਂ ਇਸ ਤੇ ਧੰਨਵਾਦ ਕੀਤਾ ਇਸ ਦੀ ਖੁਸ਼ੀ ਮਹਿਸੂਸ ਕੀਤੀ ਤੇ ਯਕੀਨ ਕੀਤਾ ਮੈਂ ਰਿਹਾ ਸੀ ਸ਼ਾਇਦ ਤੁਹਾਨੂੰ ਇੱਕ ਇੱਕ ਰਾਜ਼ ਦੀ ਗੱਲ ਦੱਸਣਾ ਚਾਹੁੰਦੀ ਹੈ ਤੁਸੀਂ ਜ਼ਿੰਦਗੀ ਵਿਚ ਜੋ ਵੀ ਚੀਜ਼ ਚਾਹੁੰਦੇ ਹੋ ਉਸ ਨੂੰ ਪਾਉਣ ਦਾ ਸ਼ਾਰਟਕੱਟ ਇਸ ਵੇਲੇ ਖੁਸ਼ ਹੋਣਾ ਤੇ ਖੁਸ਼ੀ ਮਹਿਸੂਸ ਕਰਨਾ ਹੈ। ਮੰਨ ਚਾਹੇ ਪੈਸੇ ਜਾ ਮਨਪਾਉਂਦੀਆਂ ਚੀਜ਼ਾਂ ਨੂੰ ਜਿੰਦਗੀ ਚ ਲਿਆਉਣ ਦਾ ਸਭ ਤੋਂ ਤੇਜ ਤਰੀਕਾ ਹੈ ਖੁਸ਼ੀ ਤੇ ਆਨੰਦ ਦੀਆ ਓਹਨਾ ਭਾਵਨਾਵਾਂ ਨੂੰ ਬ੍ਰਹਮੰਡ ਤੇ ਭੇਜਣ ਤੇ ਧਿਆਨ ਕੇਂਦਰਿਤ ਕਰੋ। ਤੇ ਤੁਸੀ ਉਹਨਾਂ ਸਾਰੀਆਂ ਚੀਜਾਂ ਨੂੰ ਆਪਣੀ ਆਕਰਸ਼ਿਤ ਕਰੋਗੇ ਜਿਹੜੇ ਤੁਹਾਡੇ ਜੀਵਨ ਵਿਚ ਖ਼ੁਸ਼ੀ ਤੇ ਆਨੰਦ ਲੈ ਆਉਂਦੀਆਂ ਹਨ ਇਸ ਵਿੱਚ ਨਾ ਸਿਰਫ਼ ਦੌਲਤ ਦੀ ਬਰਕਤ ਬਲਕਿ ਤੁਹਾਡੇ ਹਰ ਮਨਚਾਹੀ ਚੀਜ਼ ਸਾਮਲ ਹਨ ਤੁਹਾਨੂੰ ਆਪਣੀ ਮਨਚਾਹੀ ਚੀਜ਼ ਪਾਉਣ ਦਾ ਸੰਕੇਤ ਫੈਸਲਾ ਹੋਵੇਗਾ ਜਦੋਂ ਤੁਸੀਂ ਖ਼ੁਸ਼ੀ ਦੀ ਭਾਵਨਾਵਾਂ ਭੇਜੋਗੇ ਤਾਂ ਬ੍ਰਹਿਮੰਡ ਤੁਹਾਡੀ ਮਨਚਾਹੀ ਚੀਜ਼ ਤੁਹਾਡੀ ਜ਼ਿੰਦਗੀ ਵਿੱਚ ਭੇਜ ਦੇਵੇਗ ਆਕਰਸ਼ਨ ਦਾ ਨਿਯਮ ਤੁਹਾਡੇ ਸਭ ਤੋਂ ਅੰਦਰਲੇ ਵਿਚਾਰਾ ਦੇ ਭਾਵਨਾਵਾਂ ਨੂੰ ਸਰਕਾਰ ਕਰਦਾ ਹੈ ਸਮਰਿੱਧੀ ਉੱਤੇ ਧਿਆਨ ਕੇਂਦਰਿਤ ਕਰੋ ਡਾਕਟਰ ਜਿੰਦਲ

ਤੇ ਇਸ ਅਹਿਸਾਸ ਨਾਲ ਕਿ ਮੇਰੀ ਆਮਦਨੀ ਸੀ ਕਿਉਂਕਿ ਇਹ ਬਤੋਰ ਤਨਖਵਾ ਹੀ ਮੇਰੇ ਕੋਲ ਆ ਸਕਦੀ ਹੈ। ਮੈਂ ਹੋਰ ਜ਼ਿਆਦਾ ਕਿਵੇਂ ਕਮਾ ਸਕਦਾ ਹਾਂ ਇਸਦਾ

ਚਲੋਂ ਵਧੀਆ ਉਹ ਕਮਲ ਤੁਸੀਂ ਬੱਚਿਆ ਦੀਆਂ ਅਡਮੀਸ਼ਨਾ ਕਰਵਾ ਆਏ

ਠੀਕ ਏ ਫ਼ਿਰ change ਨਹੀਂ ਕੀਤਾ ਸਕੂਲ ਨਹੀਂ ਦੀਦੀ ਪਤਾ ਕਿਹਾ ਏ ਅੱਜ ਕੱਲ ਮਹਿੰਗਾਈ ਹੀ ਬੜੀ ਆ ਹੋਰ ਸਕੂਲਾਂ ਚ admission ਦੀ ਬੜੀ ਫ਼ੀਸ ਆ ਲੱਗਦੀ ਹੋਰ ਕੁੱਛ ਬਹੁਤ ਜਿਆਦਾ ਛੋਟੇ ਛੋਟੇ ਖਰਚੇ ਮੇਰਾ ਬੇਟਾ ਕਹਿ ਰਹਿਆ ਸੀ ਨਾ ਕਹਿੰਦਾ ਕੀ ਅਹ ਮੰਮਾ ਮੈਂ ਕਹਿੰਦਾ ਸਕੂਲ ਮੇਰਾ change ਕਰੋ ਕੀ ਐਨਾ ਮਤਲਬ ਪੜਾਈ ਹੈ ਨੀਗੀ ਵਧੀਆ ਕਹਿੰਦੇ teacher ਵੀ ਛੇਤੀ ਛੇਤੀ class ਵਿੱਚ ਆਂਦੇ ਨਹੀਂ ਹੈਗੇ ਬੜਾ ਮਤਲਬ ਕਹਿ ਰਹਿਆ ਸੀਗਾ ਪਰ ਮੈਨੂੰ ਹਲੇ ਸਮਝ ਨਹੀਂ ਆ ਰਹੀ ਮੈਂ ਕੀ ਕਰਾ ਕੀ change ਕਰਨਾ ਚਾਹੀਦਾ ਕੇ ਨਹੀਂ ਮੈਂ ਕਿਹਾ ਚਲੋਂ ਮੈਂ ਕਮਲ ਦੀ ਸਲਾਹ ਲੈਲਾ ਇੱਕ ਵਾਰ ਪਤਾ ਕਿਹਾ ਏ ਦੀਦੀ ਉਹ ਨਾ ਪਤਾ ਸਾਰੇ ਸਕੂਲਾਂ ਚ ਏਹੀ ਹਾਲ ਆ ਜਦੋਂ ਬੱਚਾ ਸਕੂਲ ਚ ਜਾਂਦਾ ਉਹਦੋ ਹੀ ਪਤਾ ਲੱਗਦਾ ਵੀ ਸਕੂਲ ਚ ਕਿਆ ਹੁੰਦਾ ਹਨਾ ਵੀ ਸਾਰੇ ਸਕੂਲਾਂ ਚ ਇਹੀ ਹਾਲ ਆ ਉਹਦੇ ਕਾਰਨ ਕਰਕੇ ਨਾ ਕੀ ਹੁਣ ਉਹਨਾ ਨੂੰ ਇਸ ਸਕੂਲ ਨਹੀਂ ਚੰਗਾ ਲੱਗਦਾ ਅਗਰ ਉੱਥੇ ਜਾਣਗੇ ਫ਼ੇਰ ਉਹੀ ਘਰ ਆਕੇ ਉਹੀ ਕਹਿਣਗੇ ਵੀ ਉਹ teacher ਨਹੀਂ ਆਂਦਾ ਹਨਾ ਜਾਂ ਇਹ ਨਹੀਂ ਹੁੰਦਾ ਸਾਰੇ ਸਕੂਲਾਂ ਦਾ ਏਹੀ ਹਾਲ ਆ ਬੱਸ ਇੱਥੇ ਦਾ ਇਹੀ ਆ ਫ਼ੀਸ ਠੀਕ ਠੀਕ ਆ ਐਨੀ ਕ਼ ਨਿੱਕਲ ਜਾਂਦੀ ਆ ਅੱਜਕਲ ਮਹਿੰਗਾਈ ਕਾਰਨ ਖਰਚੇ ਹੀ ਨਹੀਂ ਪੂਰਾ ਪੈਂਦੀ ਬੱਚਿਆ ਦੀ ਪੜਾਈਆਂ ਦੇ ਖਰਚੇ ਹੀ ਨਹੀਂ ਪੂਰੇ ਹੁੰਦੇ ਫ਼ੇਰ ਚ ਵੀ ਖਰਚੇ ਕਰਨੇ ਹੁੰਦੇ ਏ ਹਾਂ ਇਹ ਤਾਂ ਹੈਈ ਏ ਪਰ ਨਾ ਪਤਾ ਕੀ ਏ ਕੀ ਉਹ ਜਦ ਬੱਚੇ ਐਵੇਂ ਕਹਿੰਦੇ ਵੈਸੇ ਤਾਂ ਪੜ੍ਹਾਈਆਂ ਦੇ ਖਰਚੇ ਤਾਂ ਚੱਕਣੇ ਬਹੁਤ ਔਖੇ ਹੋਏ ਪਏ ਹੈ ਮਹਿੰਗਾਈ ਹੈਈ ਬਹੁਤ ਹੋਈ ਪਈ ਆ ਕਰੇ ਵੀ ਕੀ ਬੰਦਾ ਹਨਾ

ਹੈਨਾ ਜਦੋਂ ਉਹ ਕਹਿੰਦਾ ਕੀ ਮੰਮਾ ਮੈਨੂੰ ਨਹੀਂ ਮੈਂ ਕਹਿੰਦਾ ਥੋੜਾ ਜਾ ਅੱਛਾ ਏ ਥੋੜਾ ਜਾ ਅਹ ਕੁੜੀਆਂ ਮੁੰਡਿਆਂ ਕਰਕੇ ਵੀ ਬਹੁਤ ਮਤਲਬ ਜ਼ੇ Coeducation ਸਕੂਲ ਹੁੰਦਾ ਹੈਗਾ ਵੀ ਉਹਦੇ ਕਰਕੇ ਵੀ ਬਹੁਤ ਫ਼ਰਕ ਪੈਂਦਾ ਵੀ ਕਹਿੰਦਾ ਉਹ ਮੇਰਾ ਬੇਟਾ ਕਹਿ ਦਿੰਦਾ ਏ ਕੀ ਮੰਮਾ ਅਹ teachers ਕੁੜੀਆਂ ਨੂੰ ਜਿਆਦਾ ਮਤਲਬ ਉਹ ਕਰਦੇ ਨੈਗੇ ਸਮਝਾਦੀਆਂ ਤੇ ਥੋੜਾ ਜਾ ਚਲੋ teachers ਨੂੰ ਵੀ ਚਾਹੀਦਾ ਹੈਗਾ ਕੀ ਕੁੜੀਆਂ ਮੁੰਡਿਆਂ ਚ ਕੋਈ ਫ਼ਰਕ ਨੀ ਰੱਖਣਾ ਚਾਹੀਦਾ ਹਨਾ ਕੀ ਬੱਚਾ feel ਨਾ ਕਰੇ ਹੈਨਾ ਬੱਸ ਥੋੜਾ ਜਾ ਇਹ ਫ਼ਰਕ ਪੈਂਦਾ ਥੋੜਾ ਜਾ ਪੜ੍ਹਾਈਆਂ ਦਾ ਹੋ ਜਾਂਦਾ ਕੀ teachers ਕਹਿੰਦਾ ਮੰਮਾ ਸਾਨੂੰ lunch ਕਰਨ ਲਈ ਵੀ ਬਾਹਰ class ਤੋਂ ਬਾਹਰ ਵੀ ਨਹੀਂ ਨਿੱਕਲਣ ਦਿੰਦੇ ਹੈਗੇ ਜਾਂ ਬਾਹਰ ਥੋੜਾ ਗੇੜਾ ਕੱਢਣ ਲਈ ਵੀ ਜਾਣ ਦਿੰਦੇ ਹੈਗੇ ਕੀ ਐਨਾ ਜਿਆਦਾ ਮਤਲਬ sickness ਹੈਗੀ ਆ ਅੱਛਾ ਅੱਛਾ ਵੀ ਲੱਗਦਾ ਹੈ ਵੀ sickness ਹੋਣੀ ਵੀ ਚਾਹੀਦੀ ਏ ਹਾਂਜੀ ਉਹ ਤਾਂ ਹੈਗਾ ਹੀ ਹੈ ਦੀਦੀ ਪਤਾ ਗੱਲ ਕਿਆ ਏ ਇਹ ਤਾਂ ਤੁਹਾਨੂੰ ਪਤਾ ਹੀ ਹੈ ਅੱਜ ਕੱਲ ਬੱਚੇ ਬੱਚੇ ਬੇਟੇ ਵੀ ਉੱਠ ਕੇ ਕੋਲ ਜਾਣਗੇ teacher ਸਮਝਾਉਗਾ ਹੀ ਮਨਾਂ ਤਾਂ ਕਰੂਗਾ ਨਹੀਂ ਵੀ ਮੈਂ ਤੁਹਾਨੂੰ ਸਮਝਾਣਾ ਨਹੀਂ ਹੈਨਾ ਬਾਕੀ ਬੱਚਿਆ ਦੇ ਚਲੋਂ ਜਦ ਇੱਕ ਵਾਰੀ ਦਿਲ ਹੋ ਜਾਂਦਾ ਏ ਵੀ ਭਰ ਜਾਂਦਾ ਏ ਵਹਿਮ ਜਾ

ਉਹਦੇ ਕਾਰਨ ਕਰਕੇ ਉਹਨਾ ਨੂੰ ਉਵੇ ਹੀ feel ਹੋਣ ਲੱਗ ਜਾਂਦਾ ਏ

ਤੇ ਵੈਸੇ ਵੈਸੇ ਹੈ sickness ਤਾਂ ਹੈਗੀ ਆ ਏਸੀ ਗੱਲ ਨਹੀਂ ਹੈਗੀ ਅੱਛਾ ਵੈਸੇ result ਵੀ ਇਸ ਸਕੂਲ ਦਾ ਬਹੁਤ ਵਧੀਆ ਆਂਦਾ ਹੈਗਾ ਦੇਖਿਆ ਜਾਏ ਨਾ ਵੀ ਮੈਂ ਜਿੰਨਾ ਦੇਖਿਆ ਹੁਣ ਤੱਕ ਵੀ ਬਹੁਤ ਵਧੀਆ result ਆਂਦਾ ਤੇ ਥੋੜਾ ਪਤਾ ਕੀ ਹੈ ਇੱਕ ਅੱਜਕਲ private school ਵੀ ਹੈਗੇ ਏ ਦੇਖਿਆ ਜਾਏ ਤਾਂ ਹਨਾ ਤੇ ਪਰ ਮਤਲਬ ਸਰਕਾਰੀ school ਚ ਦਾ ਬੱਚਾ ਇਹ ਹੈ ਕੀ ਬੱਚੇ ਨੂੰ ਨਾ ਕਾਫ਼ੀ ਚੀਜ਼ਾਂ ਦਾ ਪਤਾ ਲੱਗਦਾ ਏ games ਵਗੈਰਾ ਵੀ ਹੁੰਦੀਆਂ ਏ ਸਰਾਕਰੀ ਸਕੂਲਾਂ ਦੇ ਵਿੱਚ ਦੇਖਿਆ ਜਾਏ ਤਾਂ

ਬਿਮਾਰੀਆਂ ਕਰਕੇ ਬਹੁਤ ਉਹ ਹੋਇਆ ਪਰ ਦੇਖਿਆ ਜਾਹੇ ਤਾਂ ਦੇਖੋ ਸਰਕਾਰੀ ਸਕੂਲਾਂ ਚ ਫੀਸਾ ਵੀ ਘੱਟ ਆ ਠੀਕ ਏ ਨਾ or ਉਹਦੇ ਨਾਲ ਨਾਲ ਆਪਾਂ ਨੂੰ ਬਹੁਤ ਕੁੱਛ ਬੱਚੇ ਨੂੰ ਮਤਲਬ games ਵਗੈਰਾ ਦਾ ਬਹੁਤ ਫਾਇਦਾ ਹੁੰਦਾ ਹੈਗਾ ਕੀ ਆਪਾਂ ਨੂੰ ਪਤਾ ਲੱਗਦਾ ਕੀ ਸਾਡਾ ਬੱਚਾ ਕਿਸ ਚੀਜ਼ ਦੇ ਵਿੱਚ interest ਰੱਖ ਰਿਹਾ ਹੈਗਾ

ਪਤਾ ਕਿਹਾ ਹੈ ਦੀਦੀ ਜਿਹਨੇ ਤਾਂ ਕਾਮਯਾਬ ਹੋਣਾ ਉਹਨੇ ਤਾਂ ਨਾ ਤੁਹਾਨੂੰ ਪਤਾ ਸਰਕਾਰੀ ਚ ਲੱਗ ਗਏ ਵੀ ਹੋ ਜਾਣਾ ਹਨਾ ਉਹ ਬੱਚੇ ਤੇ depend ਆ ਬਾਕੀ ਕਿਸਮਤ ਹਨਾ

ਹੈਗੇ ਆ ਕਹਿੰਦੇ ਬੱਚਾ ਉਹ ਕਹਿੰਦਾ ਮੰਮਾ Canada ਗਿਆ ਹੋਇਆ ਹੈ ਤੇ ਹੁਣ ਉੱਥੇ ਉਹ ਡਾਕਟਰੀ ਉਹਨਾ ਨੇ ਕੀਤੀ ਸੀ medical ਕੀਤਾ ਸੀਗਾ ਤਾਂ ਉਹ ਡਾਕਟਰੀ ਦੇ ਵਿੱਚ ਅਹ doctor ਹੈਗੇ ਨੇ ਕਹਿੰਦਾ ਮੰਮਾ ਜਦੋਂ school ਦੇ ਵਿੱਚ ਆਏ ਉਹਨਾ ਦਾ ਬਹੁਤ ਵਧੀਆ ਮਤਲਬ teachers ਚ ਨੇ ਉਹਨਾ ਦਾ welcome ਕੀਤਾ ਹਨਾ ਤੇ ਵੀ ਉਹ ਸੁਣ ਕੇ ਵੀ ਬਹੁਤ ਖੁਸ਼ੀ ਹੁੰਦੀ ਆ ਮੈਂ ਫ਼ੇਰ ਵੀ ਮੈਂ ਕੇਹ ਆਈ ਮੈਂ ਕਿਹਾ ਵੀ ਨਹੀਂ ਬੇਟਾ ਤੂੰ ਇੱਥੇ ਹੀ ਕਰ ਤੇ ਪਰ ਹਲੇ ਸਮਝ ਨਹੀਂ ਆ ਰਹੀ ਪਤਾ ਨਹੀਂ ਥੋੜਾ ਜਾ ਬੇਟੇ ਨੂੰ ਵੀ ਸਮਝਣ ਉਹ ਚਾਹੀਦਾ ਮੈਂ ਕਿਹਾ ਚਲੋਂ ਕੋਈ ਨਾ ਹਲੇ time ਹੈਗਾ admission ਕਰਾਦੇ ਸ਼ੁਰੂ ਹੋਇਆ ਹੈਗੀਆਂ ਨੇਗਈਆਂ ਤਾਂ ਕੋਈ ਗੱਲ ਨਹੀਂ ਕਰੇਗਾ ਤਾਂ ਸਈ ਵੀ ਦੇਖੋ ਸਾਇਦ mind change ਹੋ ਜ਼ੇ ਉਹਦਾ ਪਤਾ ਕਿਹਾ ਹੈ ਦੀਦੀ ਇੱਕ ਨਾ ਵਕ਼ੀਲ ਆ ਉਹਨਾ ਦੇ ਭਤੀਜੇ ਦੋ ਤਿੰਨ ਭਤੀਜੇ ਆ ਉਹ ਦੋ ਤਿੰਨ ਭਰਾ ਹਾਂ ਉਹਨਾ ਦੇ ਬੱਚੇ ਆ ਉਹ ਸਾਰੇ ਲਾਲਾਂ ਲਾਜਪਤ ਰਾਏ school ਹੀ ਪੜਕੇ ਗਏ ਆ ਦੇਖਲੋ ਇੱਕ Australia ਆ ਇੱਥੇ doctor ਆ ਇੱਕ ਮੋਹਾਲੀ ਰਹਿ ਰਿਹਾ ਉਹ ਵਕ਼ੀਲ ਆ ਹੁਣ ਇੱਕ ਫ਼ੇਰ ਹੁਣ IELTS ਕਰਕੇ Canada ਜਾ ਰਿਹਾ ਹੈਨਾ

ਇਹ ਤਾਂ ਹੈ ਈ ਏ ਮੈਂ ਪਿੱਛੇ ਜ਼ੇ ਵੀ ਬਹੁਤ ਮਤਲਬ ਆਏ ਸੀਗੇ ਬਾਹਰ ਤੋ ਉਹਨਾ ਦਾ ਵੀ ਕਹਿਣੇ ਮੰਮਾ ਉਹ ਬੱਚੇ ਮਤਲਬ husband wife ਏ ਕਹਿੰਦੇ ਮੰਮਾ ਸਾਡੇ school ਦੇ ਵਿੱਚ ਹੀ ਮਤਲਬ ਪੜਕੇ ਗਏ ਹੋਏ ਏ ਤੇ ਵੀ ਕਹਿੰਦਾ ਮੰਮਾ ਬਹੁਤ ਵਧੀਆ ਉਹਨਾ ਦਾ welcome ਕੀਤਾ ਡਾਕਟਰ ਬਣੇ ਹੋਏ ਆ ਵੀ ਮੈਂ ਕਿਹਾ ਮੈਂ ਦੇਖ ਵੀ ਉਹ ਵੀ ਤਾਂ ਬੱਚਾ ਏ ਜਿਹੜੇ ਇੱਥੋ ਉਹ ਵੀ ਤਾਂ ਸਰਕਾਰੀ school ਦੇ ਵਿੱਚ

ਹਾਂਜੀ ਦੀਦੀ ਪਤਾ ਗੱਲ ਕਿਆ ਮੈਂ ਤਾਂ ਹੁਣ ਦੇਖੋ ਸਭ ਕੁੱਛ ਦੇਖਣਾ ਪੈਂਦਾ ਜਰੂਰੀ ਨਹੀਂ ਵੀ ਪੜ੍ਹਾਈਆਂ ਵੀ ਦੇਖਣੀਆਂ ਹੈਨਾ ਉਸ ਤੋਂ ਬਾਅਦ ਖਰਚੇ ਵੀ ਦੇਖਣੇ ਏ ਮੈਨੂੰ ਤਾਂ ਨਾ main ਮੇਰੀ ਤਾਂ ਫ਼ੀਸ ਦਾ ਵੀ ਜਿਆਦਾ ਮਸਲਾ ਏ ਫ਼ੀਸ ਵੀ ਤਾਂ ਕੱਢਣੀ ਹੈ ਦੋ ਬੱਚਿਆਂ ਦੀ

ਨਹੀਂ ਵੈਸੇ ਮੈਂ ਸੁਣਿਆ ਸੀਗਾ ਕੀ ਮਤਲਬ ਏ ਵੀ ਸਰਕਾਰੀ school ਦੇ ਆਪਾਂ ਨੂੰ government school ਚ ਆਪਾਂ ਨੂੰ ਇਹ ਵੀ ਸਹੂਲਤ ਹੈਗੀ ਆ ਕੀ ਜ਼ੇ ਕਿਸੇ ਦੋ ਬੱਚੇ ਪੜ੍ਹਦੇ ਹੋਣ ਤਾਂ ਉਹਦੇ ਵਿੱਚ ਇੱਕ ਬੱਚੇ ਦੀ ਫ਼ੀਸ ਮਾਫ਼ ਹੋ ਜਾਂਦੀ ਏ

ਕਈ ਸੀ ਦੀਦੀ ਮੈਂ ਕਿਹਾ ਸੀ ਉਹਨਾ ਨੂੰ ਉਹ ਕਹਿੰਦੇ ਵੀ ਐਨੀ ਜਿਆਦਾ ਫ਼ੀਸ ਤਾਂ ਹੈ ਵੀ ਨਹੀਂ ਵੀ ਜਿਹੜੀ ਉਹ ਕਰੋਗੇ ਵੀ ਉਹਦੇ ਕਾਰਨ ਕਰਕੇ books ਤਾਂ ਉਹਨਾ ਨੇ ਕਰਤਾ arrange ਬੇਟੀ ਦਾ ਮੇਰੀ ਦਾ

ਹਾਂਜੀ ਬੇਟੇ ਨੂੰ ਮੈਂ ਦਵਾਤੀਆਂ books ਏ ਬੜੀਆਂ ਮਹਿੰਗੀਆਂ ਹਲੇ ਤਾਂ ਉਹ fourth ਚ ਹੈ ਪੰਦਰਾਂ ਸੋ ਦੇ ਕਰੀਬ ਮੇਰੀਆਂ ਉਹਦੀਆਂ books books ਆਈਆਂ ਹੈ ਬਾਹਰੋ ਫ਼ੇਰ ਦੇਖਲੋ ਜਿਲਤਾਂ ਵਗੈਰਾ ਉਹ ਅੱਲਗ ਤੋ ਚੜਵਾਓ ਹਾਂਜੀ ਦੇਖੋ ਇਹ ਆਪਾਂ ਨੂੰ ਦੇਖੋ ਕਿੰਨਾ ਮਤਲਬ government school ਦੇ ਵਿੱਚ ਆਪਾਂ ਨੂੰ ਕਿੰਨੀ ਇਹ ਵਾਲੀ ਵੀ ਸਹੂਲਤ ਹੈਗੀ ਏ ਕੀ ਦੇਖੋ ਆਪਾਂ ਨੂੰ books ਵੀ ਅਹ ਮਤਲਬ ਬਹੁਤ ਘੱਟ rate ਦੇ ਵਿੱਚ ਮਿਲਦੀਆਂ ਹੈਗੀਆਂ ਦੇਖੋ ਫ਼ੇਰ ਗਰੀਬ ਬੱਚਿਆ ਚ ਬੱਚੇ ਜਿਹੜੇ ਹੁੰਦੇ ਆ ਹੈਨਾ ਤਾਂ ਉਹਨਾ ਲਈ ਦੇਖੋ uniform ਬੂਟ ਵਗੈਰਾ ਬਹੁਤ ਮਤਲਬ ਦਿੱਤੇ ਏ ਪਿੱਛੇ ਜ਼ੇ ਦੇਖੋ ਜਦ ਅਹ lock down ਤੋਂ ਦੇ ਦਿਨਾ ਦੇ ਵਿੱਚ ਸਾਇਦ ਉਹਨਾ ਨੇ cycle ਵਗੈਰਾ ਵੀ ਦਿੱਤੇ ਸੀਗੇ ਅਹ ਮਤਲਬ caption ਸਰਕਾਰ ਨੇ ਕਿੰਨੇ ਵੰਡੇ ਸੀ ਆਪਣਾ cycle ਫੋਨ ਕੀ ਬੱਚਿਆ ਨੂੰ ਪੜ੍ਹਣ ਲਈ ਬੱਚਿਆ ਨੂੰ ਬਹੁਤ problem ਆਦੀਆਂ ਹੈਗੀਆਂ ਤੇ ਵੱਡੇ ਬੱਚਿਆ ਨੂੰ ਜਿਵੇਂ ਤੇ ਫੋਨ ਵਗੈਰਾ ਵੀ ਦਿੱਤੇ ਸੀਗੇ ਤਾਂ ਦੇਖੋ uniform ਸਰਦੀਆਂ ਹੁੰਦੀਆਂ ਤਾਂ ਉਹਨਾ ਨੂੰ ਕੋਟੀਆਂ ਵੀ ਮਤਲਬ ਸਰਦੀਆਂ ਦੀਆ ਡ੍ਰੇਸਾਂ ਵੀ ਦਿੱਤੀਆਂ ਜਾਂਦੀਆਂ ਏ ਵੀ ਮੈਨੂੰ ਅੱਛਾ ਲੱਗਦਾ ਹੈ ਕੀ ਵੀ ਐਨਾ ਕ਼ ਹੋਣਾ ਚਾਹੀਦਾ ਦੇਖੋ ਜਿਹੜੇ ਬੱਚੇ ਜਿਹੜੇ parents ਆਪਣੇਂ ਬੱਚਿਆ ਦੇ ਉੱਪਰ ਨਹੀਂ ਅਹ ਅਹ English medium ਸਕੂਲਾਂ ਦੇ ਵਿੱਚ ਨਹੀਂ ਪੈਸਾ ਲਗਾ ਸਕਦੇ ਹੈਗੇ ਤਾਂ ਉਹਨਾ ਨੂੰ ਮਤਲਬ ਅਹ ਸਰਕਾਰੀ ਸਕੂਲਾਂ ਵਾਲੀਆਂ ਨੇ ਬਹੁਤ ਮਤਲਬ ਉਹ ਦਿੱਤੀ ਹੋਇਆ ਏ ਸਹੂਲਤਾਂ ਦਿੱਤੀਆਂ ਹੋਈਆਂ ਵੀ ਅੱਛਾ ਲੱਗਦਾ ਏ ਵੀ ਮੈਂ ਤਾਂਹੀ ਆਪਣੇ ਬੇਟੇ ਨੂੰ ਕਹਿੰਦੀ ਹਾਂ ਦੇਖੋ ਬੇਟਾ ਹੁਣ ਤਾਂ ਦੋ ਤਿੰਨ ਤਾਂ ਸਾਲ ਰਹਿ ਗਏ ਹੈਗੇ ਨੇ ਵੀ ਹੁਣ ਤੁਸੀਂ ਇੱਥੇ ਹੀ ਕਰੋ ਵੀ ਦੇਖਦੀ ਆ ਮੈਂਵੀ ਸਮਝਾਕੇ ਬੱਸ ਹਲੇ ਸਮਝ ਨਹੀਂ ਆ ਰਿਹਾ ਕੀ ਕੀ ਕਰੀਏ ਵੈਸੇ principle sir ਤਾਂ ਉਸ ਦਿਨ ਮੈਨੂੰ ਇਹ ਕਹਿੰਦੇ ਤੇ ਵੀ ਬੇਟਾ ਤੁਹਾਨੂੰ ਇੱਥੇ plus two ਤੱਕ ਬੱਚੇ ਨੂੰ ਕਿੱਥੇ ਲਾਉਣ ਦੀ ਲੋੜ ਨਹੀਂ ਹੈਗੀ arts medical ਸਭ ਕੁੱਛ ਉਰੇ ਹੀ ਮਿਲੂਗਾ ਸਾਰੀਆਂ ਸਹੂਲਤਾਂ ਤੁਹਾਨੂੰ ਵੀ ਇੱਕ ਤਾਂ ਏ ਉਰੇ ਇਹ ਆ ਕੀ school ਦੀ class ਚ ਬੱਚੇ ਘੱਟ ਆ ਉਹਨਾ ਦੀ ਪਰਵਰਿਸ਼ ਜਿਆਦਾ ਕਰੀ ਜਾਂਦੀ ਆ ਹਨਾ

ਉਹਦੇ ਕਰਨਾ ਕਰਕੇ ਪਹਿਲਾਂ ਇੱਥੇ ਲੜਕੀਆਂ ਦਾ ਨਹੀਂ ਤਾਂ ਹੁੰਦਾ ਉਹਦੇ ਕਾਰਨਾਂ ਕਰਕੇ ਪਹਿਲੇ ਲੜਕੇ ਲੜਕੇ ਹੀ ਹੁੰਦੇ ਹਾਂਜੀ ਹਾਂ ਪਹਿਲਾਂ ਲੜਕੇ ਹੀ ਸੀਗੇ ਹੋਰ ਤਾਂ ਹੋਰ ਪਹਿਲਾਂ English Medium ਮਤਲਬ English ਦੀਆਂ books ਜਿਵੇਂ science ਹੋਗੀ maths ਹੋ ਗਿਆ ਹਨਾ ਤਾਂ ਉਹ English ਦੇ ਵਿੱਚ ਨਹੀਂ ਸੀਗੀਆਂ ਤੇ ਪਰ ਮਤਲਬ ਅਹ ਹੁਣ ਉਹਨਾ ਨੇ ਦੋ ਪਿੱਛਲੇ ਦੋ ਕ਼ ਸਾਲਾ ਤੋਂ ਮਤਲਬ ਜਿਹੜੇ ਹੁਣ ਬੱਚੇ ਕਹਿੰਦੇ ਏ English Medium ਸਕੂਲਾਂ ਚੋ ਹੱਟਕੇ ਆਂਦੇ ਹੈਗੇ ਏ ਹੈਨਾ ਫ਼ੇਰ ਉਹ English Medium ਚ ਪੜ੍ਹੇ ਹੁੰਦੇ ਏ ਉਹਨਾ ਦੇ parents ਵੀ ਆਪਾਂ

ਫ਼ਿਰ ਮੈਂ ਵੀ ਆਪਣੇ ਬੇਟੇ ਦਾ ਮਤਲਬ math ਪਹਿਲਾਂ ਮੈਂ English ਦੇ ਵਿੱਚ ਮਤਲਬ ਪੰਜਾਬੀ ਦੇ ਵਿੱਚ ਕਰਤਾ ਸੀਗਾ ਤੇ ਫ਼ਿਰ ਉਹਨੂੰ ਬੜੀ problem ਆਂਦੀ ਸੀਗੀ ਕਿਉਂਕਿ ਸ਼ੁਰੂ ਤੋ ਹੀ English Medium ਪੜ੍ਹਿਆ ਹੋਇਆ ਸੀਗਾ ਤੇ ਇਹਦੀ ਵੀ ਬੜੀ problem ਆਂਦੀ ਸੀਗੀ ਤਾਂ ਜਦ ਮੇਰੇ ਕੋਲ ਮਤਲਬ ਥੋੜੀ ਘਰ ਦੀ condition ਇਸ ਤਰ੍ਹਾਂ ਦੀ ਹੋਗੀ ਤੇ ਫ਼ੇਰ ਮੈਨੂੰ ਉਹਨੂੰ ਸਰਕਾਰੀ ਦੇ ਲਗਾਣਾ ਪਇਆ ਤੇ ਪਰ ਫ਼ੇਰ ਇਹਨਾ ਨੇ ਜਦ English Medium ਦਾ ਕਹਿਆ ਤਾਂ ਮੇਰਾ ਬੇਟਾ ਬਹੁਤ ਖ਼ੁਸ਼ ਹੋਇਆ ਕਹਿੰਦਾ ਮੰਮਾ ਮੈਂ ਤਾਂ math or science English ਦੇ ਵਿੱਚ ਹੀ ਰੱਖੂਗਾ ਕੀ ਮੈਂ ਅੱਗੇ ਜ਼ੇ ਮੈਨੂੰ plus one ਜਾਂ two ਦੇ ਵਿੱਚ ਮੈਨੂੰ ਜਰੂਰਤ ਤਾਂ ਪੈਂਦੀ ਆ ਤਾਂ ਮੈਨੂੰ ਉਹਦੇ ਵਿੱਚ English ਦੀ ਹੀ ਜਿਆਦਾ ਮਤਲਬ ਉਹ ਹੋਏਗੀ ਜੋ books English ਦੇ ਵਿੱਚ ਹੀ ਰੱਖੀਆਂ ਜਾਂਦੀਆਂ ਜਿਆਦਾ ਤਾਂ ਉਹਨਾ ਮੈਨੂੰ ਉਹ ਕੀਤਾ ਕਹਿੰਦਾ ਮੰਮੀ ਮੈਂ English ਦੇ ਵਿੱਚ ਹੀ ਰੱਖਣਾ ਏ ਵੀ ਇਹ ਤਾਂ ਕਹਿੰਦੇ ਸੀ ਕਹਿੰਦੇ ਵੀ ਵੈਸੇ ਮੈਂ ਹਾਂ plus two ਤੱਕ ਤਾਂ ਹੈਗਾ ਏ ਸਕੂਲ ਇਹ ਤਾਂ ਮੈਨੂੰ ਦੱਸਿਆ ਵੀ ਸੀਗਾ sir ਨੇ sir ਕਹਿੰਦੇ plus two ਤੱਕ ਹੈਗਾ ਤੁਸੀਂ ਚਾਹੇ Non Medical ਦਵਾਓ ਆਪਣੇ ਬੱਚੇ ਨੂੰ arts ਦਵਾਹੋ commerce ਦਵਾਓ ਵੀ ਸਾਨੂੰ ਇੱਥੇ ਹੀ ਤੁਸੀਂ ਕਰਾਲੋ ਇੱਕ ਥੋੜਾ ਜਾ ਇਹ ਹੁੰਦਾ ਕੀ ਸਾਨੂੰ ਘਰ ਤੋ ਬਹੁਤ ਨੇੜੇ ਪੈਂਦਾ ਏ ਵੀ ਇਹ ਥੋੜਾ ਜਾ ਮਤਲਬ ਇਸ ਹੋ ਜਾਂਦਾ ਕੀ ਬੱਚੇ ਨੂੰ ਐਵੇ ਹੁੰਦਾ ਹੈ ਕੀ ਬਹੁਤ ਜਿਆਦਾ ਦੂਰ ਭੇਜਣ ਦਾ ਵੀ ਮੰਨ ਨਹੀਂ ਕਰਦਾ ਹੈਗਾ ਵੀ ਅੱਜ ਕੱਲ ਬੱਚੇ ਸ਼ਰਾਰਤੀ ਵੀ ਬਹੁਤ ਹੈਗੇ ਏ

ਹਾਂਜੀ ਹਾਂ ਐਨੀ ਗੱਲ ਤਾਂ ਬਹੁਤ ਸਮਝਦਾ ਹੈਗਾ ਤਾਂ ਮੈਂ ਕਿਹਾ ਠੀਕ ਏ ਕਹਿੰਦਾ ਜੱਸੂ ਨੂੰ ਵੀ ਸਿਮੂ ਨੂੰ ਵੀ ਤਾਂ ਤੁਸੀਂ ਦੋਨਾ ਨੂੰ ਨਾ ਵੀ English Medium ਹੀ ਰੱਖਿਉ ਦੀਦੀ ਨਹੀਂ ਤਾਂ ਅੱਗੇ ਜਾਕੇ ਬੜੀ ਦਿੱਕਤ ਆਉਗੀ ਇਹਨਾ ਨੂੰ

ਵੀ ਠੀਕ ਠੀਕ ਹੈਗੀਆਂ ਤਾਂ ਇਹ ਤੋ ਵੱਧ ਕਿਹਾ ਘਟਾ ਦੋਗੇ ਅਸੀਂ ਨਹੀਂ ਜ਼ੇ ਆਪਾਂ ਕਹਿਣੇ ਆ ਤਾਂ ਵੈਸੇ ਤਾਂ ਉਹ less ਵੀ ਕਰ ਦਿੰਨੇ ਏ ਬਹੁਤ compromise ਕਰਦੇ ਏ ਵੈਸੇ ਤਾਂ ਐਸੀ ਗੱਲ ਨਹੀਂ ਹੈਗੀ ਕੀ ਮਤਲਬ ਠੀਕ ਏ ਵੈਸੇ ਚਲੋ ਕਰਨਾ ਵੀ ਚਾਹੀਦਾ ਵੀ ਥੋੜਾ ਬਹੁਤਾ ਵੀ ਚਲੋ less ਹੋ ਜਾਂਦਾ ਹਨਾ parents ਨੂੰ ਐਵੇ ਹੁੰਦਾ ਕੀ ਚਲੋ ਕਰਤਾ ਹਨਾ ਵੀ ਆਪਣੀ ਹੋ ਗਿਆ ਥੋੜਾ ਜਾ less ਹਨਾ ਵੀ ਅੱਜਕਲ ਪਤਾ ਕੀ ਇਹ ਅੱਜਕਲ ਪੜ੍ਹਾਈਆਂ ਦੇ ਖਰਚੇ ਬਹੁਤ ਹੈ

ਹਾਂਜੀ ਹਾਂ ਇਹ ਹੈ ਨਾ ਕਮਲ ਜੀ ਤੁਸੀਂ ਤਾਂ ਫ਼ਿਰ ਵੀ ਦੋ ਬੱਚਿਆ ਦਾ ਕਰਨਾ ਹੈਗਾ ਵੀ ਤੁਹਾਨੂੰ ਤਾਂ ਫ਼ੇਰ ਦੋਨਾਂ ਦਾ ਬਰਾਬਰ ਹੀ ਕਰਨਾ ਪੈਂਦਾ ਹੋਏਗਾ ਹਨਾ

ਹਾਂਜੀ ਹਾਂ ਇਹ ਤਾਂ ਹੈ ਹੀ ਏ ਬੱਚੇ ਹੈਈ ਬਹੁਤ ਸਰਾਰਤੀ ਅੱਜਕਲ ਤਾਂ

ਪਰ ਦੀਦੀ ਜ਼ੇ ਦੇਖਿਆ ਜਾਵੇ ਤਾਂ ਤੁਹਾਨੂੰ ਤਾਂ ਫ਼ੇਰ ਵੀ local ਪੈਂਦਾ school ਮੈਨੂੰ ਤਾਂ ਦੋ ਢਾਈ ਕਿਲੋਮੀਟਰ ਤੇ ਪੈਂਦਾ ਏ ਮੈਨੂੰ petrol ਖਰਚਾ ਫ਼ੇਰ ਦੇਖੋ time ਕੱਢਣਾ ਮੇਰੇ husband ਪਹਿਲਾਂ ਸਵੇਰੇ ਸਾਨੂੰ ਛੱਡ ਕੇ ਜਾਣੇ ਏ ਹਨਾ ਉਸ ਤੋਂ ਬਾਅਦ ਲੈਣ ਆਉਦੇ ਏ ਦੁਪਿਹਰ ਨੂੰ

ਫ਼ੇਰ ਉਸ ਤੋ ਬਾਅਦ ਦੇਖਲੋ ਫ਼ੇਰ ਮੈਂ ਆਪਣਾ ਵੀ ਕੰਮ ਦਾ arrangement ਜਿਹੜੀ ਮੈਂ job ਕਰਦੀ ਹਾਂ ਉਹ ਵੀ ਮੈਂ school ਦੇ ਨੇੜੇ ਤੇੜੇ ਹੀ ਰੱਖਿਆ ਪਇਆ ਕੀ ਦੁਪਿਹਰ ਨੂੰ ਮੇਰੇ ਕੋਲ ਆਣ ਮੇਰੇ ਕੋਲ ਆਣ ਤੋ ਬਾਅਦ ਫ਼ੇਰ ਇਹਨਾ ਨੂੰ ਮੈਂ lunch ਲੁੰਚ ਕਰਾਕੇ ਉਸ ਤੋਂ ਬਾਅਦ ਫ਼ੇਰ ਮੈਂ ਇਹਨਾ ਨੂੰ tuition ਭੇਜਦੀ ਆ ਹਾਂਜੀ ਹਾਂ ਨਹੀਂ ਇਹ ਹੈ ਕਮਲ ਜੀ ਦੇਖਿਆ ਜਾਏ ਤਾਂ ਜ਼ੇ ਆਪਾਂ auto ਵਗੈਰਾ ਲਗਾਂਦੇ ਹਾਂ ਤਾਂ ਉਹਦਾ ਖਰਚਾ ਵੀ ਉਹਨਾ ਹੀ ਪੈ ਜਾਂਦਾ ਚਲੋ ਇਹ ਹੈ ਕੀ ਜ਼ੇ ਤੁਸੀਂ ਤੁਸੀਂ ਬਹੁਤ ਵਧੀਆ ਆਪਣੇ ਬੱਚਿਆ ਨਾਲ ਉਹ ਕਰ ਰਹੇ ਹੋ ਤੇ ਵੀ ਚਲੋ ਮੇਰੇ ਬੱਚੇ ਅੱਗੇ ਵੱਧ ਸਕਣ ਹਨਾ ਤੇ life ਦੇ ਵਿੱਚ ਕੀ ਬਹੁਤ ਵਧੀਆ ਵੀ ਦੇਖੋ ਨਹੀਂ ਤਾਂ ਦੇਖਿਆ ਜਾਏ ਤਾਂ ਆਪਾਂ auto ਦਾ ਖਰਚਾ ਵੀ ਕਰ ਸਕਦੇ ਹਾਂ ਪਰ ਤੁਸੀਂ ਸੋਚਿਆ ਹੋਇਆ ਕੀ ਚਲੋ ਹਨਾ ਵੀ ਤੁਸੀਂ ਆਪਣਾ job ਵੀ ਇਹਦੇ ਨਾਲ ਹੀ ਕਰ ਰਹੇ ਹੋ ਚਲੋ ਮੈਂ ਆਪਣੇ ਬੱਚਿਆ ਦਾ ਵੀ ਧਿਆਨ ਰੱਖ ਸਕਾ ਵਧੀਆ ਏ ਵੈਸੇ ਮੇਰੀ ਵੀ ਇਹੀ ਸਲਾਹ ਮੈਂ ਆਪਣੇ ਬੱਚਿਆ ਨੂੰ ਵੀ ਹੁਣ ਮਨਾਉਗੀ ਕੀ ਤੂੰ ਦੇਖੋ ਜਿਹੜੇ ਤੁਹਾਡੇ ਦੋ ਸਾਲ ਰਹੇ ਗਏ ਬੇਟਾ ਤੁਸੀਂ ਇੱਥੇ ਹੀ ਕਰੋ ਹਨਾ ਕੀ ਐਨੀ ਮਤਲਬ ਆਪਾਂ ਨੂੰ ਸਹੂਲਤਾਂ ਮਿਲਿਆਂ ਹੋਇਆ ਏ ਹਨਾ ਤੇ ਵੀ ਤੁਸੀਂ ਇੱਥੇ ਹੀ ਕਰੋ ਅੱਗੇ ਤਾਂ ਫ਼ੇਰ ਦੇਖੋ ਵੀ ਬੱਚਾ ਦੇਖੋ ਕੀ computer ਸਿੱਖਦਾ ਏ ਜਾ ਕੀ ਕਰਨਾ ਚਾਹੁੰਦਾ ਹਨਾ ਬੱਚੇ ਦੇ ਉੱਪਰ ਏ depend ਹੁੰਦਾ

ਅੱਜਕਲ ਦੇ ਬੱਚਿਆ ਨੂੰ ਜੀ ਪਹਿਲਾਂ ਹੀ ਤੇ ਇਸ time ਹੁਣ ਅੱਜਕਲ ਦੇ ਬੱਚਿਆ ਨੂੰ ਨਾ ਆਪਾਂ ਕਹਿ ਸਕਦੇ ਹਾਂ ਉਹਨਾ ਨੇ ਜੋ ਕਰਨਾ ਆਪਣੀ ਮਰਜੀ ਨਾਲ ਕਰਨਾ ਜਬਰਦਸਤੀ ਮਨਾ ਨਹੀਂ ਸਕਦੇ ਅਗਰ ਪਿਆਰ ਨਾਲ ਮੰਨ ਗਏ ਤਾਂ ਠੀਕ ਆ ਨਹੀਂ ਤਾਂ ਫ਼ੇਰ ਦੇਖੋ ਉਹਨਾ ਨੇ ਆਪਣੀ ਮਰਜੀ ਤਾਂ ਕਰਣੀ ਏ ਨਹੀਂ ਮੰਮਾ ਮੈਂ ਆਹੀ ਕਰਣਾ ਹੈਨਾ ਉਹਦੇ ਕਾਰਨ ਕਰਕੇ ਬਾਕੀ ਹੁਣ ਦੇਖੋ

ਨਹੀਂ ਇਹੀ ਹੈ ਮੈਂ ਹੁਣ ਜ਼ੋਰ ਨਹੀਂ ਪਾ ਰਹੀ ਹੈਗੀ ਮੈਂ ਵੀ ਮਤਲਬ ਕਹੁਗੀ ਤਾਂ ਸਹੀ ਵੀ ਦੇਖੋ ਹੁਣ ਤੁਸੀਂ ਇੱਥੇ ਹੀ ਕਰੋ ਹਨਾ ਬੇਟਾ ਵੀ ਚਲੋ ਸਮਝਣ ਦੇ ਵਿੱਚ ਬੱਚੇ ਨੂੰ time ਤਾਂ ਲੱਗਦਾ ਅਗਰ ਦੀਦੀ ਤੁਸੀਂ ਬਾਹਰ ਵੀ ਭੇਜੋਗੇ ਦੇਖੋ ਪਹਿਲਾਂ ਤਾਂ ਪੜ੍ਹਾਈ ਦਾ ਖਰਚਾ ਕੱਢਕੇ ਦਉਂਗੇ ਫ਼ੇਰ ਕਿਰਾਈਆਂ ਵੀ ਦਉਂਗੇ ਉਹਨੂੰ ਨਾਲ ਨਾਲ